ਬਾਹਰ ਮੋਟਰਸਾਈਕਲ ਖੜੇ ਹਨ ਤੇ ਦੋ ਦਰਖਤ ਨਜ਼ਰ ਆ ਰਹੇ ਹਨ।

ਤੇ ਹਲਕੇ ਗੁਲਾਬੀ ਰੰਗ ਨਾਲ ਪੇਂਟ ਕੀਤਾ ਹੋਇਆ ਹੈ।

ਸ਼ੀਸ਼ਿਆਂ ਤੇ ਹੋਰ ਬੋਹੁਤ ਸਾਰਾ ਸਮਾਨ ਪਿਆ ਹੋਇਆ ਦਿਖਾਈ ਦੇ ਰਿਹਾ ਹੈ।

ਤੇ ਸਜਾਵਟ ਕੀਤੀ ਹੋਈ ਹੈ ਜਮੀਨ ਉੱਪਰ ਡਿਜ਼ਾਈਨ ਦਾਰ--

ਤੇ ਇੱਕ ਪਾਸੇ ਇੱਕ ਵਿਅਕਤੀ ਤੁਰਿਆ ਜਾ ਰਿਹਾ ਹੈ।

ਜਿੱਥੇ ਵਿਅਕਤੀ ਬੈਠੇ ਨਿੰਮ ਵੇਚ ਰਹੇ ਹਨ।

ਪਿੱਛੇ ਬਹੁਤ ਸਾਰੇ ਦਰਖਤ ਲੱਗੇ ਹਨ ਇੱਕ ਹਰੇ ਰੰਗ ਦਾ--

ਜਿਸ ਦੇ ਪਿੱਛੇ ਇੱਕ ਬਿਲਡਿੰਗ ਹੈ ਉਸਦੇ ਅੱਗੇ ਦਰਖਤ ਲੱਗੇ ਹਨ।

ਆੜ ਦੇ ਵਿਚ ਪਾਣੀ ਵੀ ਦਿਖਾਈ ਦੇ ਰਿਹਾ ਹੈ ਇੱਕ ਵਿਅਕਤੀ ਖੇਤ ਦੇ ਦੁੱਜੇ ਪਾੱਸੇ ਖੜਾ ਹੈ।

ਤੇ ਬਹੁਤ ਸਾਰੀਆਂ ਝਾੜੀਆਂ ਦਿਖਾਈ ਦੇ ਰਹੀਆਂ ਹਨ ਖੁੱਲਾ ਆਸਮਾਨ ਨਜ਼ਰ ਆ ਰਿਹਾ ਹੈ।

ਇੱਕ ਮੇਜ ਪਿਆ ਹੈ ਜਿੱਸ ਊਪਰ ਇੱਕ ਕੰਪਿਊਟਰ ਤੇ ਇੱਕ ਪ੍ਰਿੰਟਰ ਮਸ਼ੀਨ ਪਈ ਹੈ।

ਸਿਸਟਮ ਦਿਖਾਈ ਦੇ ਰਿਹਾ ਹੈ ਇੱਕ ਸਟੇਜ ਤਿਆਰ ਕਿੱਤੀ ਗਈ ਹੈ।

ਖੜੀਆਂ ਕੀਤੀਆਂ ਹਨ ਇੱਕ ਗੱਡੀ ਨੂੰ ਤਿੰਨ ਕਰਮਚਾਰੀ ਠੀਕ ਕਰਦੇ ਦਿਖਾਈ ਦੇ ਰਹੇ ਹਨ।

ਉਸ ਉਪਰ ਇੱਕ ਲੜਕਾ ਬੈਠਾ ਹੈ ਜਿਸਦੇ ਪਿੱਛੇ ਤਿੰਨ ਔਰਤਾਂ ਪਾਣੀ ਵਿੱਚ ਜਾ ਰਹੀਆਂ ਹਨ।

ਤੇ ਇਹ ਵਿਅਕਤੀ ਮਛਲੀਆਂ ਤਾਂ ਵਪਾਰ ਕਰਦਾ ਹੈ ਕੁਝ ਵਿਅਕਤੀ ਉਸ ਕੋਲ ਖੜੇ ਦਿਖਾਈ ਦੇ ਰਹੇ ਹਨ।

ਫ਼ਰਸ਼ ਉੱਤੇ ਦੋ ਗਮਲੇ ਪੌਧੇ ਲਗਾਕੇ ਰੱਖੇ ਹੋਏ ਦਿੱਖ ਰਹੇ ਹਨ ਲਾਈਟਾਂ ਵੀ ਜੱਗਦੀਆਂ ਦਿਖਾਈ ਦੇ ਰਹੀਆਂ ਹਨ।

ਤੇ ਪੀਲੇ ਰੰਗ ਦਿਆਂ ਪੰਜ ਬੱਸਾਂ ਖੜੀਆਂ ਹਨ।

ਤੇ ਛੋਟੇ ਛੋਟੇ ਗਮਲੇ ਵੀ ਦਿਖਾਈ ਦੇ ਰਹੇ ਹਨ।